ਇਸ ਚ ਕੁੱਝ ਨੀਂ ਏ ਇਸ ਚ ਜਿਹੜਾ mix ਜਿਹੜਾ ਉੱਥੇ ਮਥਾ ਟੇਕਦਾ ਨਾ ਕੱਲੇ ਆਟੇ ਦਾ ਟਿਕਦਾ

ਜੇ ਆਪਾਂ ਕੁੱਝ ਮਿਲਣਾ ਚਾਹਨੇ ਆ ਤਾਂ ਘਰ ਲਈ use ਕਰਨਾ ਚਾਹੰਦੇ ਆ ਤਾਂ ਆਪਾਂ ਮੈਦਾ add ਕਰ ਸਕਦੇ ਆ

ਹਾਂ ਜਿਹੜਾ ਪਿੰਡਾ ਦੇ ਹੁੰਦੇ ਏ ਲੋਕ ਜਿਹੜੇ ਮਥਾ ਟੇਕਣ ਲਈ ਬਣਾਨੇ ਆ ਬਣਾਨੇ ਆ

ਅਸੀਂ ਐਵੇ ਈ ਬਣਾਨੇ ਆ ਜਾਂ ਜਿੰਦੀ ਨਾਲ ਬਣਾਂਦੇ ਆ ਘੜੇ ਨਾਲ

ਫੇਰ ਉਹ ਘੜੇ ਮਤਲਬ ਕੀ ਥੋੜਾ ਜਾ ਹੀ ਬਣਾਇਆ ਜਾਂਦਾ ਕੀ ਜਿਆਦਾ ਬਣਾਇਆ ਜਾਂਦਾ ਇਹ ਨੀਂ ਥੋੜੀਆਂ ਜੀ ਜਿਆਦਾ ਵੀ ਬਣਾਇਆ ਜਾਂਦੀਆਂ ਨੇ ਤਾਂ ਜੋ ਬਾਚ ਵੀ use ਹੋ ਸਕਣ

ਹਾਂ ਜਿਹੜੀਆਂ ਵੇਚਣ ਲਈ ਬਣਦੀਆਂ ਨੇ ਉਹ ਜਿੰਦੀ ਨਾਲ ਵੀ ਬਣਾਇਆ ਜਾਂਦੀਆਂ ਨੇ

time ਹੋਣ ਗੇ ਫੇਰ ਦੇਖੋ auto ਤੇ ਫੇਰ ਜਾਂਦੇ

ਜਿੰਦੀ ਲੈ ਕੇ ਉਹਦੇ ਨਾਲ ਸੇਮੀਆਂ ਵੱਟਦੀਆਂ

ਹਾਂ ਹਾਂ ਸੇਮੀਆਂ ਉਹ ਜਿੰਨਾ ਆਟਾ ਪੈ ਜਾਉ ਗੇ ਉਹ ਆਟਾ ਖਤਮ ਹੋਣ ਤੋਂ ਬਾਅਦ ਸੇਮੀਆਂ ਉਨੀਆਂ ਰਹਿੰਦੀਆਂ ਨੇ

ਤੇ ਮਤਲਬ ਕੀ ਫੇਰ ਮੈਂ ਉਹਦੇ ਸਵਾਦ ਦੇ ਵਿੱਚ ਤੇ ਉਹਦੇ ਸਵਾਦ ਚ ਫਰਕ ਹੁੰਦਾ ਜਿਹੜਾ ਉਹ ਭਾਈ machine ਲੈ ਕੇ ਘੁੰਮਦਾ ਨਹੀਂ ਉਹਦੇ ਨਾਲ ਆਪਾਂ ਜਿਹੜੀ ਜਿੰਦੀ ਏ ਨਾਲ ਸੇਮੀਆਂ ਵੱਟੀਆਂ ਜਾਂਦੀਆਂ ਨੇ ਸੇਮੀਆਂ ਚਾਹੇ ਉਹਦੇ ਕੋਲ ਨਾ ਜਿੰਦੀ ਦੇ ਉਹ ਹੁੰਦੇ ਏ ਉਪਰ ਸਿਕੰਜੇ ਜੇ

ਤਰ੍ਹਾਂ ਦੀ plate ਹੁੰਦੀ ਏ ਉਹਦੇ ਕੋਲ ਜਿੰਦੀ ਦੇ ਅੱਗੇ ਲਗਾਉਣ ਲਈ ਜਿਵੇਂ ਦਾ costumer ਕਹੂਗਾ ਉਵੇਂ ਦੀਆਂ ਸੇਮੀਆਂ ਵੱਟੀਆਂ ਜਾਂ ਗੀਆਂ

ਲੰਬੀਆਂ ਉਹ ਜਿਵੇਂ ਅੱਗਲੇ ਦਿਨ ਉਹ use ਕਰਨੀਆਂ ਉਹ ਅੱਗਲੇ d matter ਏ

ਕਿਵੇਂ ਵਰਤਣੀਆ ਨੇ ਜਾਂ ਕਿਵੇਂ ਕਰਨਾ ਏ

ਵਧੀਆ ਕ੍ਰਿਤੀਕਾ ਤੁਸੀਂ ਦੱਸੋ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਬੱਸ ਕੁੱਝ ਨਹੀਂ ਤੁਸੀਂ ਦੱਸੋ ਤੁਹਾਡੀ ਆਵਾਜ਼ ਮੈਨੂੰ ਠੀਕ ਨਹੀਂ ਲੱਗ ਰਹੀ

ਬੀਮਾਰ ਚੱਲ ਰਹੀ ਹਾ ਕਾਫ਼ੀ ਦਿਨਾਂ ਤੋਂ

ਨਹੀਂ ਬੱਸ ਯਾਰ ਬਹੁਤ ਜਿਆਦਾ ਹੋ ਰਹੀ ਹੈ. okay ਤੇ ਕ੍ਰਿਤੀਕਾ ਫਿਰ ਤੁਸੀਂ medicine ਨਹੀਂ ਲਿੱਤੀ

ਤੁਹਾਨੁੰ ਪਤਾ ਈ ਏ ਅੱਜਕੱਲ corona ਕਰਕੇ ਸਭ ਡਰਾ ਦਿੰਦੇ ਨੇ ਹਾਂਜੀ ਹਾਂਜੀ ਜਿਵੇਂ ਤੁਹਾਨੁੰ ਤੁਸੀਂ ਕਹਿੰਦੇ ਹੋ ਹੈ ਹੋਰ ਤੁਸੀਂ ਕੀ ਕਰਦੇ ਹੁੰਨੇ ਓ ਹੋਰ ਕੁੱਝ ਨਹੀਂ ਬੱਸ ਕਰਨਾ ਕੀ ਹੈ ਯਾਰ ਅੱਛਾ ਮੈਂ ਤੁਹਾਨੂੰ ਇਹ ਪੁੱਛ ਰਹੀ ਸੀ ਹਾਂਜੀ ਮੈਨੂੰ vaccine ਕਿਉਂ ਲਗਵਾਣੀ ਚਾਹੀਦੀ ਏ ਹਲਕੀ ਜੀ ਨਿਸ਼ਾਨੀਆਂ ਤੇ ਹੁਣ ਠੀਕ ਏ

ਅਤੇ ਮੈ ਫ਼ਿਰ ਹਸਪਤਾਲ ਵਿੱਚ ਤੁਹਾਨੁੰ ਜਾਣਾ ਪਏਗਾ

ਨਹੀਂ ਜਰੂਰੀ ਏ ਮੇਰੇ according ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ

ਚ ਬਹੁਤ ਜਿਆਦਾ

ਪਰ doctor ਹਜੇ ਕਹਿੰਦੇ ਵੀ ਤੁਸੀਂ ਜਿਵੇਂ ਬੀਮਾਰ ਓ ਇੰਨੇ ਦਿਨ ਹੋਗੇ cold ਕਰਕੇ ਤਾਂ injection ਹਜੇ ਨਹੀ ਲੱਗ ਸਕਦਾ

ਉਵੇਂ ਹੀ ਆਪਣੀ medicine continue ਕਰੋ medicine ਤਾਂ

ਤੇ ਤੁਹਾਨੂੰ ਡਾਕਟਰ ਨੇ ਹੁਣ ਕਿਹੜੀ ਕਿਹੜੀ medicines ਦਿੱਤੀਆਂ ਨੇ syrup ਵੀ ਤਾਂ ਹੋਣਾ ਲਈ syrup ਵੀ ਏ medicine ਵੀ ਏ ਪਰ ਤੁਹਾਨੂੰ ਪਤਾ ਤਾਂ ਵੀ ਨਹੀ ਠੀਕ ਹੋ ਰਿਹਾ ਕੁੱਝ viral ਵੀ ਚੱਲ ਰਿਹਾ ਅੱਜਕਲ ਹਾਂਜੀ ਹਾਂਜੀ ਬਿਲਕੁਲ ਤੇ ਫੇਰ ਤੁਸੀਂ ਮਤਲਬ ਆਪਣਾ job ਵਗੈਰਾ continue ਕ਼ਰ ਰਹੇ ਓ ਨਹੀਂ job ਤਾਂ ਨਹੀ continue ਕ਼ਰ ਰਹੇ okay

ਮੇਰੀ vaccine ਜਿਵੇਂ ਤੁਸੀਂ ਕਿਹ ਰਹੇ ਹੋ vaccine ਲਗਵਾ ਲੋ vaccine ਨਾਲ ਮੇਰੀ ਬਾਂਹ ਤਾਂ ਨਹੀਂ ਦੁਖੇਗੀ ਨਹੀਂ ਏ ਤੇ ਬੱਸ ਥੋੜਾ ਜਾ ਜਿਵੇਂ injection ਹਰ ਇੱਕ ਤਰਾਂ ਦਾ ਆਪਾਂ ਲਵਾਇਆ ਹੁੰਦਾ ਪਹਿਲਾਂ ਵੀ

ਬੱਸ ਥੋੜਾ ਜਾ ਹੀ pain ਹੋਏਗਾ otherwise ਬਾਂਹ ਨੀ ਦੁੱਖੇਗੀ ਮੇਰੇ according ਤੁਹਾਡੀ ਤੇ ਤੁਸੀਂ

healthy food try ਕਰੋ ਜਿਵੇਂ

ਥੋੜਾ ਜਾ ਜਿਵੇਂ boil ਚੀਜ਼ਾ ਖਾਓ

ਤੇ ਉਸ ਨਾਲ ਤੁਹਾਨੂੰ ਥੋੜਾ benefit ਮਿਲੇਗਾ ਜਿਵੇਂ ਤੁਹਾਡੀ

ਸਿਮਰਨ ਗਲੇ ਦੇ ਵਿੱਚ ਇੰਨੀ ਦਰਦ ਏ ਨਾ ਕੁੱਝ ਵੀ ਨਹੀ ਖਾਇਆ ਜਾਂਦਾ ਕੁੱਝ ਵੀ ਨੀ ਏ ਤੇ ਫ਼ਿਰ ਮਤਲਬ ਬਹੁਤ ਜਿਆਦਾ problem ਕਰਦਾ ਅਗਰ ਆਪਾਂ ਨੂੰ ਵਗੈਰਾ ਹੋ ਜਵੇ. ਸਾਡੇ ਵੀ ਘਰ ਵਿੱਚ ਕਾਫੀ ਮਤਲਬ family members ਨੂੰ ਹੋਇਆ ਵਿਆ ਤੇ ਥੋੜਾ cold ਤੇ ਮੇਰੇ mother in law ਨੇ ਵੀ ਲਗਵਾਈ ਸੀਗੀ ਹੁਣੇ vaccine ਥੋੜਾ time ਪਹਿਲਾਂ ਉਨ੍ਹਾਂ ਦੀ ਵੀ ਬਾਜੂ ਦਰਦ ਨਹੀਂ ਕੀਤੀ ਜਿਵੇਂ ਤੁਸੀਂ ਕਹਿਨੇ ਓ.

ਜੇ ਮੈਂਨੂੰ ਸੂਈ ਤੋ ਡਰ ਲੱਗਦਾ ਹੋਵੇ ਨਹੀਂ ਨਹੀਂ ਏਵੈ ਡਰਨ ਦੀ ਤਾਂ ਕੋਈ ਜਰੂਰਤ ਨਹੀਂ ਏ ਬੱਸ ਇੱਦਾਂ ਏ ਕੇ ਤੁਸੀਂ ਥੋੜਾ ਇੱਕਲੇਪਨ ਜਿਆਦਾ ਰਹੋ

ਜਿਵੇਂ ਕਿਸੇ ਹੋਰ ਨੂੰ infection ਹੋ ਸਕਦੀ ਏ ਘਰ ਚ ਕਿਸੇ ਹੋਰ family member ਨੂੰ ਹੋ ਸਕਦੀ ਏ. ਆਪਣੇ ਹੱਥ ਥੋੜੇ ਧੋ ਕੇ ਰੱਖੋ

ਠੀਕ ਏ sanitizer use ਕਰੋ ਤੁਸੀਂ

ਖੰਗ ਅਤੇ ਜਿਹੜੀ ਮਤਲਬ ਆਪਾਂ ਨੂੰ ਮਤਲਬ ਆਪਾਂ sneeze ਕਰਦੇ ਆਂ ਜਦੋਂ ਛਿੱਕ ਆਂ ਜਾਂਦੀ ਏ ਆਪਾਂ ਨੂੰ ਥੋੜਾ ਆਪਣੇ ਆਪ ਨੂੰ cover ਕ਼ਰ ਲੋ ਫ਼ਿਰ ਉਦੋਂ ਵੀ ਤਾਂ ਕੀ ਦੂਜੇ ਨੂੰ infection ਨਾ ਹੋਵੇ ਤੁਹਾਡੇ ਵਿੱਚੋਂ ਹਾਂਜੀ ਹਾਂਜੀ. ਨਾਲੇ senior citizen ਨੂੰ ਤਾਂ ਇਹ problem ਬਹੁਤ ਜਿਆਦਾ ਹੁੰਦੀ ਏ.

ਜੇ ਤੁਸੀਂ ਆਪਣੇ ਆਪ ਨੂੰ ਥੋੜਾ better feel ਨਹੀਂ ਕਰਦੇ ਜਾਂ ਫੇਰ ਤੁਹਾਨੂੰ ਐਵੇਂ ਲੱਗਦਾ ਵੀ ਤੁਸੀਂ ਕੁੱਝ ਜਿਆਦਾ ਹੀ down ਹੋ ਰਹੇ ਹੋ ਆਪਣੀ health

i think ਫ਼ਿਰ ਤੁਹਾਨੂੰ ਆਪਣੇ test ਜਰੂਰ ਕਰਵਾਉਣੇ ਚਾਹੀਦੇ ਨੇ ਪਰ doctor test ਕਰਵਾਉਣ ਲਈ ਕਿਹ ਨੀ ਰਹੇ ਬੱਸ ਉਹ ਇਹੀ ਕਿਹ ਰਹੇ ਨੇ ਕਿ viral ਚੱਲ ਰਿਹਾ ਧਿਆਨ ਰੱਖੋ. quarantine ਰਹੋ ਹਾਂਜੀ ਹਾਂਜੀ ਬਿਲਕੁਲ ਇਹ ਦੇੱਖੋ ਜਦੋਂ ਤੋਂ ਆਪਣਾ covid nineteen ਹੋਇਆ ਨਾਂ ਉਦੋ ਤੋ ਕੁੱਝ ਜਿਆਦਾ ਹੀ ਇਹ ਚੀਜ ਦੀ problem ਆਣ ਲੱਗ ਗਈ ਆ ਜਿਵੇਂ ਇੰਨਾ ਦੀ vaccination ਵੀ ਆ ਗਈ but ਆਪਾਂ ਨੂੰ ਥੋੜਾ ਆਪਣੇ ਆਪ ਨੂੰ safe ਰੱਖਣਾ ਪੈਂਦਾ. face cover ਕਰਕੇ ਰੱਖਦੇ ਆਂ ਵੱਧ ਤੋ ਵੱਧ ਹੋ ਸਕੇ ਤਾਂ ਤੁਸੀਂ ਆਪਣਾ ਘਰ ਹੀ ਰਹੋ ਤੇ ਆਪਣੇ ਆਲੇ ਦੁਆਲੇ ਜੇ ਕੋਈ ਤੁਹਾਡੇ ਨਾਲ ਵੀ ਕੋਈ ਖੜਦਾ ਤਾਂ ਉਹਨੂੰ ਕਹੋ ਵੀ ਦੋ ਮੀਟਰ ਦੀ ਦੂਰੀ ਜਰੂਰ ਰੱਖੇ ਤੁਹਾਡੇ ਤੋਂ

ਹਾਂਜੀ ਹਾਂਜੀ ਪਰ ਮੈਂ ਸੁਣਿਆ ਵੀ ਕਿਸੇ ਤੋਂ ਵੀ ਉਨ੍ਹਾਂ ਨੇ vaccine ਲਗਵਾਈ ਸੀ ਉਸ ਤੋਂ ਬਾਅਦ ਉਨ੍ਹਾਂ ਦੇ ਬਾਜੂ ਦੇ ਵਿੱਚ ਦਰਦ ਵੀ ਰਹਿਣ ਲੱਗ ਜਾਂਦਾ or ਏ injection ਨੁਕਸਾਨ ਵੀ ਦਿੰਦਾ ਤੇ ਤੁਸੀਂ ਬਿਮਾਰੀ ਆਪਣੇ ਡਾਕਟਰ ਨਾਲ consult ਜਰੂਰ ਕਰੋ ਹਨਾ. ਤੇ ਹੱਥ ਮਿਲਾਉਣ ਦੀ ਜਗ੍ਹਾ ਕਿਸੇ ਹੋਰ ਨੂੰ ਤਾਂ ਮਤਲਬ ਵੀ ਜਿਵੇਂ ਆਪਾਂ hug ਵੀ ਕ਼ਰ ਲੈਨੇ ਆਂ

ਇਹ ਚੀਜ਼ਾ ਨਾਲ ਤੁਹਾਨੂੰ ਵੀ ਕਿਸੇ ਤੋਂ ਕਿਸੇ ਨਾ ਕਿਸੇ ਤੋ infection ਹੋਈ ਹੋਣੀ

ਜਿਵੇਂ ਵੀ ਆਪਾਂ ਮਤਲਬ ਜਿਵੇਂ ਅੱਜਕਲ ਚੱਲ ਹੀ ਰਿਹਾ ਸਭ ਨੂੰ ਖਾਂਸੀ

ਤਾਂ ਇਹ ਚੀਜ਼ਾ ਵੀ ਬਹੁਤ matter ਕਰਦੀਆਂ ਨੇ ਵੀ ਤੁਸੀਂ

ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ. ਤੁਸੀਂ ਹੋ ਸਕੇ ਤਾਂ ਮਤਲਬ ਹਲਕਾ ਖਾਣਾ ਖਾਉ ਬਿਲਕੁਲ street food ਨਾਲ ਵੀ ਬਹੁਤ ਜਿਆਦਾ ਇਹ ਬੀਮਾਰੀਆ ਫੈਲਦੀਆਂ ਨੇ ਆਪਣੇ ਘਰ ਵਿੱਚ ਹੀ ਬਣਾ ਕੇ ਖਾਉ ਕੁੱਝ ਹਾਂਜੀ ਹਾਂਜੀ ਮੈਂ ਤਾਂ street food ਬਿਲਕੁਲ ਬੰਦ ਕ਼ਰ ਰੱਖਿਆ ਮੈਂ ਕੁੱਝ ਵੀ ਨੀ ਖਾ ਰਹੀ ਸਿਰਫ ਘਰ ਦਾ ਹੀ ਖਾਣਾ ਖਾ ਰਹੀ ਆਂ. okay but ਫੇਰ ਵੀ ਜਿਵੇਂ ਇਹ viral ਏ ਇਹ ਬਹੁਤ ਹੀ ਲੰਬੇ ਸਮੇਂ ਤੱਕ ਚੱਲ ਰਿਹਾ ਵੀ ਠੀਕ ਹੀ ਨਹੀਂ ਹੋ ਰਿਹਾ ਸਾਰੇ doctor

ਸਭ ਕੁੱਝ ਲੈਣ ਦੇ ਬਾਵਜੂਦ ਵੀ ਇਹ ਠੀਕ ਨਹੀਂ ਹੋ ਰਿਹਾ okay ਤਾਂ ਮਤਲਬ ਇਹ ਤਾਂ ਬਹੁਤ problem ਆ ਰਹੀ ਹੈ ਤੁਹਾਨੂੰ ਤੁਸੀਂ

ਤੇ ਜਦੋਂ ਖਾਂਸੀ ਜਾ ਫ਼ਿਰ ਤੁਸੀਂ ਮਤਲਬ ਜਦੋਂ ਛਿੱਕਦੇ ਓ ਤਾਂ ਮਤਲਬ ਆਪਣੇ ਮੁੰਹ ਤੇ ਹੱਥ ਹਮੇਸ਼ਾ ਰੱਖੋ ਜਾ ਫ਼ਿਰ mask ਲਗਾ ਕੇ ਰੱਖੋ

ਤੇ ਜਿਵੇਂ ਤੁਹਾਡੇ ਘਰੇ ਕੋਈ

ਵੀਹ ਸਕਿੰਟ ਲਈ ਧੋ ਉਨ੍ਹਾਂ ਨੂੰ ਮਤਲਬ ਵੀ proper ਤਰੀਕੇ ਨਾਲ ਧੋਵੋ ਆਪਣੇ ਹੱਥ ਵਗੈਰਾ ਵੀ ਜਿਵੇਂ ਜਦੋਂ ਤੁਹਾਨੂੰ ਖਾਂਸੀ ਜਾ ਫੇਰ ਜੁਕਾਮ ਹੁੰਦਾ ਨਾ ਤਾਂ ਇਹ ਚੀਜ਼ਾ ਜਰੂਰ ਕਰੋ ਇਹਨਾ ਨਾਲ ਵੀ ਬਹੁਤ ਫ਼ਰਕ ਪਉਗਾ ਤੁਹਾਨੂੰ ਮਤਲਬ ਤੁਸੀਂ ਕਿਹ ਰਹੇ ਹੋ ਕੀ ਮੈਂ quarantine ਹੋਵਾਂ proper ਹਾਂਜੀ ਹਾਂਜੀ. ਤੁਸੀ ਤਾਂ ਫੇਰ doctor ਵਾਲੀ ਗੱਲ ਕਰਤੀ ਤਾਂਹੀ ਤਾਂ ਮੈਂ doctor ਕੋਲ ਜਾਂਦੀ ਨੀ ਆ doctor ਵੀ ਸਾਰੇ ਇਹੀ ਕਹਿੰਦੇ ਨੇ ਕੀ quarantine ਹੋਵੋ fourteen days corona test ਕਰਵਾਓ okay okay